ਫੁਲਕਾਰੀ ਚ ਦੇਖੋ ਜੀ ਜਿਵੇਂ ਹੁਣ ਥੋਨੂੰ ਦੱਸਿਆ ਸੀ ਘਰ ਦੀ decoration ਵਾਸਤੇ ਕੋਈ ਵੀ ਸਮਾਨ ਜਿਵੇਂ bedsheet ਹੋਗੀ runner ਹੋਗੇ cushion ਹੋਗੇ

ਜਦੋਂ table ਤੇ ਅਗਲਾ lunch ਕਰਦਾ ਫ਼ੇਰ ਉਹਨਾ ਦੀ ਧਿਆਨ ਜਿਹੜਾ table ਦੇ ਉੱਤੇ ਜਾਂਦਾ ਉਸ ਤੇ ਬਾਅਦ ਦੇਖਿਆ ਜਾਵੇ ਫ਼ੇਰ ਥੋਨੂੰ ਉਹ ਚੀਜ਼ਾਂ ਬਾਰੇ ਪੁੱਛਣਗੇ ਵੀ ਇਹ ਤੁਸੀਂ ਕਿੱਥੋਂ ਕਿਵੇਂ ਕਿਸ ਤਰੀਕੇ ਨਾਲ ਕਰਵਾਇਆ ਫ਼ੇਰ ਗਹਾਂ ਤੇ ਗਹਾਂ ਉਸ ਹਿਸਾਬ ਨਾਲ ਹੀ ਫੁਲਕਾਰੀ ਦਾ ਮਤਲਬ ਵੀ ਥੋਨੁੰ ਵੀ ਪਤਾ ਲੱਗੂਗਾ ਫ਼ੇਰ ਅਗਲਾ ਕਹਿਨੇ ਆ ਅਗਲਾ ਸਾਨੂੰ ਉਹ ਵੀ ਜੇ ਉਹਨਾਂ ਦਾ ਇਹਨਾਂ ਦੇ ਚੀਜ਼ਾਂ ਕ੍ਨ੍ਹੀ ਧਿਆਨ ਗਿਆ ਫ਼ੇਰ ਉਹ ਸਾਨੂੰ ਦੱਸ ਸਕਦੇ ਨੇ ਉਹ ਵੀ ਸਾਨੂੰ order ਦੇ ਸਕਦੇ ਨੇ ਅੱਛਾ ਜਿਵੇਂ ਹੁਣ ਆਪਾਂ ਸੋਫਿਆਂ ਦੇ cushion ਹੁੰਦੇ ਆ

ਉਹ੍ਤੇ ਵੀ ਕਢਵਾ ਸਕਦੇ ਹਾਂ ਉਹ੍ਤੇ ਕਿਹੜੀ ਕਿਹੜੀ ਕਢਾਈ ਕਰਵਾ ਕਦੇ ਹਾਂ cushion ਜਿਵੇਂ ਕੀ ਆਪਾਂ ਉਹਦੇ ਉੱਪਰ tartan stitch ਵੀ ਮਾਰ ਸਕਦੇ ਹਾਂ ਜਿਵੇਂ ਕਿਆ ਕਹਿਨੇ ਹਾਂ ਚੈਨ stich ਹੋਗਿਆ ਇਹਦੇ design ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ flower ਪਾ ਕੇ ਆਪਾਂ ਉਹ ਚੀਜ਼ਾਂ ਤੇ ਆਪਾਂ ਵੀ ਮਤਲਬ cushion ਤੇ ਤਾਂ ਤੁਸੀਂ ਅਲੱਗ ਹੀ design ਦੇ ਬਣਾ ਸਕਦੇ ਹੋ

cushion runner ਮਤਲਬ ਘਰ ਵਾਸਤੇ ਬਣਾਉਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਗੋਫ੍ਤ ਦੇਣ ਵਾਸਤੇ ਤੇ ਮਤਲਬ ਕੀ ਕਿਸ ਤਰੀਕੇ ਨਾਲ ਇਹਦਾ ਮਤਲਬ ਕੀ ਆਪਾਂ ਦੇਖਿਆ ਜਾਵੇ ਆਪਾਂ gift ਵੀ ਦੇ ਸਕਦੇ ਹਾ ਕੋਈ ਆਪਣੇ guest ਵਗੇਰਾ guest ਵਗੇਰਾ ਆਉਂਦੇ ਨੇ ਉਹਨਾਂ ਨੂੰ ਆਪਾਂ ਕੁਛ ਅਲੱਗ ਆਪਾਂ ਹੋਰ ਵੀ ਆਪਾਂ gift ਦੇ ਸਕਦੇ ਹਾਂ ਮਤਲਬ ਕੀ ਅਲੱਗ ਹੀ ਫੁਲਕਾਰੀ ਇੱਕ ਅਲੱਗ ਜੀ ਹੀ ਚੀਜ਼ ਹੁੰਦੀ ਆ ਵੀ ਮਤਲਬ ਇਹਦੇ ਵੀ ਆਪਾਂ gift ਸਾਡੇ ਤਰਫ਼ ਤਾਂ ਮਤਲਬ ਕੀ ਜੇ ਕੋਈ guest ਆਉਂਦਾ ਸਾਡੇ ਇਹਦੇ ਵਿੱਚ gift ਵਗੇਰਾ ਦਿੱਤਾ ਜਾਂਦਾ ਹੈ ਕੀ ਦੇਣਾ ਚਾਹੁੰਦੇ ਹੋ ਇਕ ਜੀ ਅਸੀਂ ਸੁਣਿਆ ਹੈ ਇੱਕ scenery ਬਣਦੀ ਹੈ ਜਿਹਦੇ ਵਿੱਚ ਬਵੰਜਾ design ਹੁੰਦੇ ਆ ਉਹ ਕਿਆ ਬਣਾ ਸਕੇ ਹੋ ਤੁਸੀਂ ਹਾਂਜੀ ਬਣਾ ਸਕਦੇ ਹਾਂ ਜਰੂਰੀ ਨੀ ਹੈਗਾ ਵੀ ਇਹ ਇੱਕਲਿਆਂ ਦੇਖੋ ਜੀ ਤੁਸੀਂ ਹੁਣ ਬਵੰਜਾ design ਦੀ ਗੱਲ ਕੀਤੀ ਤੁਸੀਂ ਕੀਤੀ ਗੱਲ scenery ਦੀ ਆ ਸਾਡੇ ਬਵੰਜਾ design ਦਾ ਬਾਵਨ ਬਾਗ ਬਣਦਾ ਜਿਹਦੀ ਬਹੁਤ ਹੀ ਖਾਸੀਅਤ special ਮੰਨੀ ਜਾਂਦੀ ਹੈ ਜਿਵੇਂ ਹੁਣ ਤੁਸੀਂ scenery ਤੇ ਗੱਲ ਕੀਤੀ ਆ ਅਰ ਕੋਈ ਬਵੰਜਾ design ਉਹ ਸਾਡੀ ਆਪਣੀ trick ਨਾਲ ਅਸੀਂ ਕਿਸ ਹਿਸਾਬ ਨਾਲ ਪਾ ਸਕਦੇ ਹਾਂ ਜਿਵੇਂ ਕੀ ਹੁਣ ਥੋਨੂੰ ਦੱਸਿਆ ਸੀ ਵੀ ਇਹਦੇ ਵਿੱਚ ਆਪਾਂ ਕੋਈ ਵੀ flower ਨੂੰ ਅਲੱਗ ਅਲੱਗ design ਨਾਲ ਬਣਾ ਸਕਦੇ ਹਾਂ ਇਸੇ ਤਰੀਕੇ ਨਾਲ ਥੋਡੀ ਮਤਲਬ ਕੀ scenery ਨੂੰ ਵੀ ਅਸੀਂ ਅਲੱਗ ਅਲੱਗ design ਨਾਲ ਬਵੰਜਾ design ਦੇ ਵਿੱਚ divide ਕਰ ਸਕਦੇ ਹਾ ਆਪਾਂ ਮਤਲਬ ਕੇ ਕਿਹੜੇ ਕਿਹੜੇ ਇਹਦੇ ਵਿੱਚ design ਪਾ ਸਕਦੇ ਹਾਂ

ਕਿਹੜੇ ਕਿਹੜੇ ਮਤਲਬ ਕਿ ਟਾਂਕੇ ਆ ਸਕਦੇ ਹਾਂ ਤਾਂ ਅੱਛਿਆ ਜੀ ਤੁਸੀਂ ਟਾਂਕਿਆਂ ਦੀ ਗੱਲ ਕਰ ਹੇ ਹੋ ਠੀਕ ਹੈ ਜਿਵੇਂ ਕੀ ਹੁਣ ਤੁਸੀਂ scenery ਚ ਪੁੱਛਿਆ ਜਿਵੇਂ ਆਪਾਂ ਚੈਨ stich ਵੀ ਪਾ ਸਕਦੇ ਹਾਂ ਅਮ tartan stich ਨਾਲ ਵੀ ਕਰ ਸਕਦੇ ਹੋ ਕੱਚਾ ਟਾਂਕਾ ਵੀ ਪਾ ਸਕਦੇ ਹਾਂ ਹਾਂ specially ਆ ਤਾਂ ਮਤਲਬ ਕੀ ਮਿਰਲ ਵੀ ਆਣ ਲਗਾ ਸਕਦੇ ਹਾਂ ਇਹਦੇ ਵਿੱਚ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਮਤਲਬ ਕੀ ਅਲੱਗ ਉਹਦੀ shining ਆਉਂਦੀ ਹੈ ਮਿਰਲ ਲਗਾਉਣ ਨਾਲ ਮਿਰਲ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਲਗਾਏ ਜਾਂਦੇ ਨੇ ਇੱਕ ਤਰੀਕੇ ਨਾਲ ਨੀ ਮਿਰਲ ਚਾਰ ਜਾਂ ਤਿੰਨ ਤਰੀਕਿਆ ਨਾਲ ਲਗਾਏ ਜਾਂਦੇ ਨੇ ਤੁਸੀਂ ਮਤਲਬ ਕੀ scenery ਬਣਾਉਣ ਵਿੱਚ ਜਿਵੇਂ ਕੀ ਮੈਂ ਥੋਨੂੰ ਦੱਸਿਆ ਸੀ tartan ਚੈਨ stich ਕੱਚਾ ਟਾਂਕਾ ਇਹ ਮਤਲਬ ਕੀ ਸਾਰੇ ਹੀ ਟਾਂਕੇ ਆ ਜਿਹੜੇ ਆਪਾਂ scenery ਵਿੱਚ ਪਾ ਸਕਦੇ ਹਾਂ ਅੱਛਿਆ

ਹੋਰ ਮਤਲਬ ਕੇ ਜਿਵੇਂ ਹੁਣ ਆਪਣੇ bag bag ਵੀ ਬਣਾਉਣੇ ਹੋ ਤੁਸੀਂ ਜਾਂ ਫੁਲਕਾਰੀ ਹਾਂਜੀ ਸਾਡੇ business man ਦੇ ਵੀ ਮਤਬ ਬਾਹੋਂ order ਆਉਂਦੇ ਨੇ ਅਮ ਫ਼ੇਰ ਤਾਂ ਕਰਕੇ ਅਸੀਂ ਉਹਨਾਂ ਦੇ bag ਦੇ order ਵੀ ਸਾਨੂੰ ਕਾਫੀ ਆਉੰਦੇ ਨੇ ਅਸੀਂ ਉਹ ਵੀ ਬਣਾ ਕੇ ਦਿਨੇ ਆ ਪਰ ਇਸ ਤੋਂ ਵਗੇਰਾ ਅਸੀਂ ਕੋਈ purse ਬਨਵਾਉਣਾ ਹੋਵੇ ਤਾਂ ਬਣਾ ਸਕਦੇ ਹੋ ਮਤਲਬ ਕੀ ਸਾਡੇ ਬਨਾਏ ਜਾਂਦੇ ਨੇ ਤੁਸੀਂ ਕਿਸ ਤਰੀਕੇ ਨਾਲ ਸਾਡੇ ਕਈ ਤਰੀਕਿਆਂ ਦੇ purse ਬਣਾਏ ਜਾਂਦੇ ਨੇ ਤੁਸੀਂ ਕਸ ਤਰੀਕੇ ਨਾਲ ਮਤਲਬ ਵੀ hand bag ਬਣਾਉਣਾ ਚਹੁੰਦੇ ਹੋ ਤਾ ਕਿਸ ਤਰੀਕੇ ਨਾਲ ਬਣਾਉਣਾ ਚਹੁੰਦੇ ਹੋ ਮਤਲਬ ਕੇ ਛੋਟਾ ਪਰਸ ਹੀ ਹੋਵੇ ਜਿਹਦੇ ਵਿੱਚ mobile ਵੀ ਆ ਜਾਵੇ ਸਾਰਾ ਕੁਝ ਆ ਜਾਵੇ ਮਤਲਬ ਅੱਛਿਆ ਜੀ ਮਤਲਬ ਸਾਡੇ ਕਈ ਫੁਲਕਾਰੀ ਕੱਢ ਕੇ ਵੀ ਮਤਲਬ purse ਬਨਾਏ ਜਾਂਦੇ ਨੇ

ਸਾਡੇ ਬਾਹਰ ਦੇ ਹੀ ਜਿਵੇਂ ਕੀ ਥੋਨੂੰ ਦੱਸਿਆ ਸੀਗਾ ਜਿਵੇਂ ਚੰਡੀਗੜ ਹੋਗੀਆ ਮੋਹਾਲੀ ਬਾਹਰੋਂ ਮਤਲਬ ਕੀ ਸਾਡੇ ਇੱਕ special ਮਤਲਬ ਕੀ ਪਿੱਛਲਾ ਹੈਗੀ ਆ

ਮਤਲਬ ਕੀ ਸਾਡਾ ਬਾਵਨ bag ਬੰਦਾ ਉਹ ਸਾਡਾ special ਹੀ ਬਾਹਰੋਂ ਪਿਛਲਾ ਹੀ ਹੁੰਦਾ ਹਾਂਜੀ ਤੁਸੀਂ ਹੋਰ ਮਤਲਬ ਕੀ ਫੁਲਕਾਰੀ ਚ ਇੰਨਾ interest ਹੈ ਥੋਨੂੰ ਜਿਸ ਹਿਸਾਬ ਨਾਲ ਤੁਸੀਂ ਇਹ ਚੀਜ਼ਾਂ ਪੁੱਛਦੇ ਹੋ ਮੈਨੂੰ ਤਾਂ ਏਵੇਂ ਲੱਗਦਾ ਜਿਵੇਂ ਤੁਸੀਂ ਖੁਦ ਹੀ ਫੁਲਕਾਰੀ ਸਿੱਖਣਾ ਚਾਹੁੰਦੇ ਹੋ ਸਲਾਹ ਤਾਂ ਹੈਗੀ ਹੈ ਫੁਲਕਾਰੀ ਸਿੱਖਣ ਦੀ ਕਿਆ ਮੈਂ ਸਿੱਖ ਸਕਦੀ ਹਾਂ ਹਾਂਜੀ ਫੁਲਕਰੀ ਸਿੱਖਣੀ ਕੋਈ ਬੜੀ ਨੀ ਹੈਗੀ ਅੱਛਾ ਸ਼ੁਰੂ ਚ ਫ਼ੇਰ ਕੀ ਸਿਖਾਉਂਦੇ ਆ ਫੁਲਕਾਰੀ ਜਦੋਂ ਸਿੱਖਣੀ ਹੋਵੇ ਆਪਾਂ ਨੂੰ ਕੀ ਚੀਜ਼ ਸਿੱਖਣੀ ਚਾਹੀਦੀ ਹੈ ਹਾਂਜੀ ਉਹ ਵੀ ਥੋਨੂੰ ਦੱਸ ਦਿੰਨੇ ਆ ਫੁਲਕਾਰੀ ਸਭ ਤੋਂ ਪਹਿਲਾਂ ਜਦੋ ਤੁਸੀਂ ਆਵਾਂਗੇ ਮਤਲਬ ਕੀ ਥੋਡਾ ਵਧੀਆ ਤਰੀਕੇ ਨਾਲ welcome ਕੀਤਾ ਜਾਂਦਾ

ਕੱਚੇ ਟਾਂਕੇ ਦੇ ਵਿੱਚ ਜਿਵੇਂ ਹੁਣ ਥੋਨੂੰ ਮੈਂ ਦੱਸਿਆ ਸੀ ਕੀ ਉਹਦੇ ਵਿੱਚ ਕਈ ਤਰੀਕੇ ਨਾਲ ਆਪਾਂ ਟਾਂਕੇ ਨੇ ਜਿਹਦੇ ਨਾਲ ਆਪਾਂ ਫੁਲਕਾਰੀ ਸਿੱਖ ਸਕਦੇ ਹਾਂ ਫ਼ੇਰ ਕੀ ਕਹਿਨੇ ਹਾਂ ਤੁਸੀਂ ਉਹ ਕੱਚਾ ਟਾਂਕਾ ਸਭ ਤੋਂ ਪਹਿਲਾਂ ਥੋਨੂੰ practice ਕਰਾਈ ਜਾਉਗੀ ਕੱਚੇ ਟਾਂਕੇ ਤੇ ਕੱਚੇ ਟਾਂਕੇ ਉੱਪਰ ਹੀ ਥੋਨੂੰ ਕਈ ਤਰੀਕੇ design ਸਿਖਾਏ ਜਾਣਗੇ ਹੋਲੀ ਹੋਲੀ ਮਤਲਬ ਕੀ ਸਭ ਤੋਂ ਪਹਿਲਾਂ ਛੋਟਾ ਟਾਂਕਾ ਉਸ ਤੋਂ ਬਾਅਦ ਜਿਵੇਂ ਕੀ ਚੈਨ stich ਆ ਗਿਆ ਮੱਛੀ ਟਾਂਕਾ ਆ ਗਿਆ tartan stich ਆ ਗਿਆ ਇਹ ਸਾਰੇ ਹੀ ਟਾਂਕਿਆਂ ਦੀ practice ਕਰਵਾਈ ਜਾਉਗੀ ਫ਼ੇਰ ਉਸਤੇ ਬਾਅਦ ਕਿਆ ਕਹਿਨੇ ਆ ਥੋਨੂੰ ਸਾਰੇ ਟਾਂਕਿਆਂ ਦੀ practice ਕਰਵਾਉਣ ਤੋਂ ਬਾਅਦ ਥੋਨੂੰ ਵੱਡੇ flower ਜਿਵੇਂ ਹੁਣ ਤੁਸੀਂ ਥੋਨੂੰ ਦੱਸਿਆ ਸੀ ਵੀ ਸਭ ਤੋਂ ਪਹਿਲਾਂ ਆਪਾਂ ਵੀ ਪਰਾਂਠਾ ਪਰਾਂਠਾ ਨੂੰ ਦੇਖਲੋ ਹੁਣ ਤੁਸੀਂ ਪਰਾਂਠਾ ਦੀ practice ਕਰਵਾਈ ਜਾਉਗੀ ਉਸਤੇ ਬਾਅਦ

ਹੋਰ sir ਕਿ ਹਾਲ ਹੈ ਜੀ

ਬਸ ਠੀਕ ਐ sir ਮੈਂ ਵੀ sir ਮੈਨੂੰ ਇੱਕ ਗੱਲ ਦਸੋ ਉਹ ਨਾ ਸ਼ਰੀਰ ਨਾ ਇੱਕ ਜਿਵੇਂ ਹੈਂ ਨੀ ਥੱਕਿਆ ਥੱਕਿਆ ਜਾ ਥਕਾਵਟ ਜੀ down ਜਾ ਰਹਿੰਦਾ ਇਹਦੇ ਬਾਰੇ ਕਰੋ guide ਆਪਾਂ ਕਿ ਕਰ ਸਕਦੇ ਹਾਂ ਇਸ ਚ ਨਾ ਆਪਣਾ main ਉਹੀ ਆ ਜਾਂਦਾ ਜੀ ਜਿਵੇਂ ਖਾਣ ਪੀਣ ਨਾਲ ਜਿਹੜੀ nutrition ਐ ਜਾ food ਐ ਜੋ ਕੁੱਛ ਲਿੰਦੇ ਹਾਂ ਉਹ ਸਹੀ ਮਾਤਰਾ ਚ ਅਰ ਵਧੀਆ ਲਵੋ

ਨਹੀਂ ਦੇਖੋ ਆਪਾਂ ਰੋਟੀ ਪਾਣੀ ਤਾਂ ਪੂਰਾ ਖਾਂਦੇ ਹਾਂ

ਮਤਲਬ ਵੀ ਜਿਹੜੀ ਤਾਂ ਆਪਾਂ ਭੁੱਖ ਲੱਗਣ ਤੇ ਜਿਹੜੀ ਵੀ ਚੀਜ ਖਾਂਦੇ ਆ ਆਪਾਂ

ਉਹ ਆਪਣੀ ਭੁੱਖ ਮਿਟਾਉਂਦੀ ਹੈ

ਬਾਕੀ ਇੱਕ ਹੁੰਦਾ nutrition ਤੁਸੀਂ ਸੁਣਿਆ ਹੋਊ ਪੋਸਟਿਕ ਤੱਤ ਹਾਂ ਪੋਸਟਿਕ ਤੱਤ ਹੁੰਦੇ ਨੇ ਠੀਕ ਐ

ਇਹ ਆਪਨੇ ਸ਼ਰੀਰ ਦੀਆਂ ਲੋੜਾਂ ਨੂੰ ਪੁਰੀਆਂ ਕਰਦਿਆਂ ਨੇ ਉਹ ਹੁੰਦੇ ਨੇ ਪੋਸਟਿਕ ਤੱਤ

ਜਿਵੇਂ ਸ਼ਰੀਰ ਜਿਵੇਂ ਦਾ ਥੱਕਿਆ ਥੱਕਿਆ ਉਹ ਜਿਹੜੇ ਪੋਸਟਿਕ ਤੱਤਾ ਦੀ ਕਮੀ ਨਾਲ ਹੀ ਹੁੰਦਾ ਹੈ ਜੀ ਉਹ

ਉਵੇਂ ਖਾਣੇ ਚੋ ਵੀ ਮਿਲਦੇ ਨੇ ਆਪਾਂ ਨੂੰ ਪੋਸਟਿਕ ਤੱਤ ਪਰ ਕਿਉਂ ਉਹ

ਖੁਰਾਕ ਖੁਰਾਕ ਆਪਣੀ ਪੂਰੀ ਐ ਆਪਾਂ ਖਾਂਦੇ ਪੀਂਦੇ ਆ ਸਹੀ ਹੈ ਠੀਕ ਐ non veg ਵੀ ਖਾਂਦੇ ਹਾਂ veg ਵੀ ਖਾਂਦੇ ਹਾਂ

ਦੱਸਾ ਕਿਆ ਜੀ ਮੈਂ ਐਵੇਂ ਐ ਨਾ ਪੋਸਟਿਕ ਤੱਤਾ ਦੀ ਕਮੀ ਨਾਲ ਹੀ ਹੁੰਦਾ ਹੈ ਪੋਸਟਿਕ ਤੱਤ ਆਪਾਂ ਨੂੰ proper ਆਪਾਂ ਲੈਂਦੇ ਨਹੀਂ ਹੈਗੇ ਮਿਲਦੇ ਤਾਂ ਹੈਗੇ ਐ ਪਰ ਆਪਾਂ ਲੇਂਦੇ ਨਹੀਂ ਹੈਗੇ

ਪਰ ਕਿ ਕਰਨਾ ਚਾਹਿਦਾ ਕਿ ਖਾਣਾ ਪੀਣਾ ਚਾਹਿਦਾ ਖਾਣਾ ਪੀਣਾ ਤਾਂ ਦੇਖੋ ਐਂ ਐਂ ਜਿਵੇਂ ਪੋਸਟਿਕ ਤੱਤ ਐਵੇ ਛੇ ਤਰ੍ਹਾਂ ਦੇ ਹੁੰਦੇ ਐ ਜੀ

carbohydrates ਹੋ ਗਏ protein ਹੋ ਗਏ

mineral water ਇਹ ਹੋ ਗਏ

ਮਤਲਬ ਇਹਦੇ ਉਹ ਨੇ ਹੁਣ ਜਿਵੇਂ

carbohydrates ਹੋ ਗਏ protein ਹੋ ਗਏ

ਹਾਂ ਜਿਵੇਂ ਹੁਣ ਰੋਟੀ ਪਾਣੀ ਖਾਂਦੇ ਆ ਆਪਾਂ ਉਹ ਮਤਲਬ ਅੰਦਰੋ ਉਰਜਾ ਲੋੜ ਐ body ਨੂੰ ਆਪਣੀ ਨੂੰ

micro ਹੋ ਗਏ ਜਿਹੜੇ multi vitamin ਹੋ ਗਏ mineral ਹੋ ਗਏ

ਅੱਛਾ ਇਹ micro ਹੋ ਗਏ

ਠੀਕ ਐ ਜੀ ਦੇਖੋ ਰੋਟੀ ਜਿਹੜੀ ਆਪਾਂ ਖਾਂਦੇ ਹਾਂ ਠੀਕ ਐ ਰੋਟੀ ਦੇ ਵਿੱਚ ਕਿੰਨਾ ਹੁੰਦਾ protein ਜਾ ਕਿੰਨਾ carbohydrate ਜਾ ਕਿੰਨਾ ਕ ਹੁੰਦਾ ਇਹਦੇ ਚ fat ਕਿੰਨੀ ਕ ਹੁੰਦੀ ਐ

ਰੋਟੀ ਵਿੱਚ ਤਾਂ ਹੁੰਦੀ ਓ ਨਹੀਂ ਇਹ ਸਿਰਫ carbohydrates ਨੇ ਇਹ ਤੇ ਮਤਲਬ calories ਦੇ ਵਿੱਚ count ਹੁੰਦੇ ਨੇ ਜੀ ਜਿਵੇਂ ਇੱਕ

ਜੇ ਆਪਣੇ ਚ ਉਹ ਚ ਰੋਟੀ ਚ protein ਹੈ ਨੀ ਫੇਰ ਰੋਟੀ ਖਾਣੀ ਨਹੀਂ ਚਾਹੀਦੀ ਨਹੀਂ ਨਹੀਂ ਰੋਟੀ ਖਾਣੀ ਐ ਇਹ ਨਹੀਂ ਹੈਗਾ ਖਾਣੀ ਚਾਹੀਦੀ ਬਾਕੀ ਹੋਰ ਚੀਜਾਂ ਚ ਹੈਗਾ ਮੈਂ ਉਹੀ ਤੁਹਾਨੂੰ ਦੱਸਿਆ ਐ ਨਾ ਜਿਹੜੀਆਂ ਰੋਟੀ ਹੋਗੀ ਨਾ ਜਿਵੇਂ ਅਨਾਜ ਜੋ ਵੀ ਹੋਇਆ ਇਹ ਆਪਣੇ ਭੁੱਖ ਲੱਗਣ ਤੇ ਜਦੋਂ ਆਪਾਂ ਨੂੰ ਕਰਦੇ ਹੈ ਆਪਣੀ ਭੁੱਖ ਮਿਟਾਉਂਦੇ ਨੇ ਜੀ

ਇਹਨਾਂ ਵਿੱਚੋ ਆਪਾਂ ਨੂੰ ਮਤਲਬ ਮਿਲਦਾ ਹੈਗਾ mix ਕਰਕੇ ਪਰ ਇਹਨਾ protein ਨਹੀਂ ਮਿਲਦਾ ਹੈਗਾ ਜਿੰਨਾ ਦੂਸਰੀ ਚੀਜਾਂ ਚ ਹੁੰਦਾ

ਹਾਂਜੀ ਜਿਵੇਂ ਦੁੱਧ ਹੋ ਗਿਆ ਦਹੀਂ ਹੋ ਗਿਆ soya ਹੋ ਗਿਆ

ਆਪਣਾ ਇਸ ਤੋਂ ਬਾਅਦ non veg ਵੀ ਆ ਜਾਂਦਾ ਉਹਦੇ ਚ ਬਾਕੀ ਦਾਲਾਂ ਦਾਲਾਂ ਦੇ ਵਿੱਚ protein ਬਹੁਤ ਹੈ ਜੀ

ਤੇ ਜਿਹੜਾ ਦੁੱਧ ਹੈ ਆਪਾਂ ਤੁਸੀਂ ਦੁੱਧ ਕਿਹਾ ਦੁੱਧ ਚ ਅੱਜਕਲ ਮਿਲਾਵਟ ਬਹੁਤ ਹੋ ਗਈ

ਵੀ ਆਹ ਦੁੱਧ ਚ ਜਿਹੜਾ ਇਹਦੇ ਚ protein ਹੈ ਨਹੀਂ ਹੈਗਾ ਤਾ ਮਿਲਾਵਟ ਕਰਕੇ ਤਾਂ ਹੁਣ ਕਹਿੰਦੇ ਨੇ ਦੁੱਧ ਪੀਣ ਨੂੰ ਦਿਲ ਨਹੀਂ ਕਰਦਾ ਇੰਨੀਆ ਬਰੀਕੀਆ ਚ ਤਾਂ sir ਆਪਾਂ ਜਾ ਨਹੀਂ ਸਕਦੇ ਇਹਨਾਂ ਦੇ test ਇੰਨੇ ਮਹਿੰਗੇ ਹੁੰਦੇ ਨੇ ਹੁਣ ਉਹ ਜਾ ਤਾਂ ਆਪਾਂ ਦੁੱਧ ਪੀ ਸਕਦੇ ਆ ਜਾ ਆਪਾਂ test ਏ ਵੀ ਇਹਦੇ ਚ protein ਹੈਗਾ

ਠੀਕ ਐ ਉਹੀ ਹੈ ਨਾ ਹੁਣ ਬੰਦਾ ਕਹੇ ਕਿ ਇਹਨਾਂ ਦਾ ਹੁਣ ਦੁੱਧ ਚ ਦੇਖੋ ਕਿੰਨੀ ਮਿਲਾਵਟ ਕਰਦੇ ਐ ਕਿਉਂਕਿ ਇਹਨਾਂ ਵਿੱਚ ਯੂਰੀਆ ਵੀ ਪਾਉਂਦੇ ਆ ਸਰਫ਼ ਪਾਉਂਦੇ ਆ ਪਤਾ ਨੀ ਕਿ ਕਿ ਕੁੱਛ ਲੋਕ ਪਾਉਣੇ ਐ ਠੀਕ ਐ ਹੁਣ ਇੱਕ ਪਾਸੇ ਤਾਂ ਦੁੱਧ ਪੀ ਲਵੇ ਦੂਏ ਪਾਸੇ ਉਹਨੂੰ ਖ਼ਰਾਬ ਕਰਦਾ ਫੇਰ ਉਹ ਲੇਕਿਨ ਥੋਡਾ ਘਰ ਜਦ soya ਕਹਿੰਦੇ ਹਾਂ soya ਚਲ ਠੀਕ ਐ ਆਂਡੇ ਚ ਹੈਗਾ ਜੀ white ਜਿਹੜਾ ਹੁੰਦਾ ਹੈ ਦਾਲਾਂ ਦਾਲਾਂ ਚ ਹੈਗਾ

fat ਜਿਹੜੀ ਵਿੱਚ ਉਹ yellow ਨਹੀਂ ਹੁੰਦੀ yellow ਉਹ

ਉਹੀ ਹੈ ਨਾ ਜਿਹੜੀ ਚੀਜ ਸਵਾਦ ਹੁੰਦੀ ਐ ਉਹਦਾ ਨੁਕਸਾਨ ਵੀ ਹੈਗਾ ਹੁਣ ਮਿੱਠਾ ਕਿੰਨਾ ਸਵਾਦ ਲੱਗਦਾ ਆਪਾਂ ਨੂੰ

ਸਮੋਸਾ ਹੋਰ ਤਲੀਆਂ ਚੀਜਾਂ ਕਿੰਨੀਆ ਸਵਾਦ ਲੱਗਦੀਆਂ ਆਪਾਂ ਨੂੰ

ਇਹ ਨਹੀਂ ਖਾਣਾ ਚਾਹਿਦਾ ਇਹ ਘੀ ਜਿਹੜਾ ਹੁੰਦਾ ਨਾ ਉਹ ਕਾਫੀ ਖ਼ਰਾਬ ਹੁੰਦਾ

ਤੁਸੀਂ soya ਪਨੀਰ ਲੇ ਲਿਓ simple

ਉਹਨੂੰ ਤੁਸੀਂ ਖਾ ਕੇ ਦੇਖਿਓ ਤੁਹਾਡਾ ਦਿਲ ਨਹੀਂ ਕਰੂਗਾ ਅੱਛਾ ਜੀ ਮਤਲਬ ਇਸ ਤਰ੍ਹਾਂ ਦਾ ਹੁੰਦਾ ਵੀ ਇੰਨਾ ਉਹ ਹੈ ਕਿ ਕਿਆ ਲੇਕਿਨ ਉਹਦੇ ਗੁਣ ਨਹੀਂ ਆਪਾਂ ਨੂੰ ਪਤਾ

ਠੀਕ ਐ ਠੀਕ ਐ ਮਤਲਬ soya ਪਨੀਰ ਖਾ ਲਵੇ ਤੇ ਜਿਹੜਾ ਦੁੱਧ ਐ ਜੀ ਹਾਂਜੀ

ਜਿਹੜਾ ਆਪਣਾ ਦੁੱਧ ਐ ਦੁੱਧ ਦੇ ਵਿੱਚ ਕਿੰਨਾ ਕ protein ਹੁੰਦਾ ਜੀ ਕਿੰਨਾ ਕ ਪੀਣਾ ਚਾਹਿਦਾ ਬੰਦੇ ਨੂੰ ਦੇਖੋ ਦੁੱਧ ਤਾਂ ਹੁਣ ਅੱਗੇ ਤਾਂ ਜਿਵੇਂ ਹੁਣ ਗੱਲ ਮੁੜ ਕੇ ਉਹੀ ਆ ਜਾਂਦੀ ਐ ਵੀ ਕੰਮ ਕਾਰ ਤੇ ਐ ਅੱਗੇ ਲੋਕ ਪੀਂਦੇ ਤੇ ਉਹਨਾਂ ਹਜਮ ਹੁੰਦਾ ਤਾ

ਅੱਛਾ ਹੁਣ ਹਜਮ ਨਹੀਂ ਹੁੰਦਾ ਹੁਣ ਪੀਂਦੇ ਕਿੱਥੇ ਐ ਹਾਂ ਤੇ ਜਿਹੜਾ ਆਪਣਾ ਸਾਗ ਵਗੇਰਾ ਹੁੰਦਾ

ਕਹਿੰਦੇ ਸਾਗ ਚ ਵੀ ਸਗ ਖਾਣਾ ਚਾਹਿਦਾ ਉਸ ਚ iron ਵਗੇਰਾ ਚੀਜਾਂ ਹੁੰਦਿਆ ਨੇ ਹਾਂਜੀ ਹਾਂ ਉਸ ਚ ਹੁੰਦੀ ਹੈ iron ਹੁੰਦੀ ਹੈ ਠੀਕ ਐ ਜੀ ਜਿਹੜੇ ਅੱਜਕਲ ਇਹਦੇ product ਚੱਲਦੇ ਨੇ nutrition ਦੇ ਮੈਂ net ਤੇ ਵੀ ਦੇਖਿਆ ਬਹੁਤ ਲੋਕ sale ਵੀ ਕਰਦੇ ਨੇ herbal life ਆਲੇ ਜਾ ਇਸ ਤਰ੍ਹਾਂ ਦੇ

ਦੇਖੋ ਜੀ ਜਿਹੜੀ ਮੈਂ ਤੁਹਾਨੂੰ ਸਹੀ ਦੱਸਾ ਜਿਹੜੀ ਵੀ ਉਹ product ਹੈਗੇ ਨੇ ਉਹ market ਵਿੱਚ ਆ ਰਹੇ ਨੇ ਜਾ organic ਨੇ ਜਾ herbal life ਦੇ ਨੇ ਜਾ ਕੋਈ ਹੋਰ ਉਹਦੇ ਨੇ

best ਨੇ ਉਹਨਾਂ ਮੈਂ ਤੁਹਾਨੂੰ ਉਹੀ ਦੱਸਦਾ ਜੀ ਉਹਨਾਂ ਦੇ ਵਿੱਚ ਕਿ ਐ ਉਹ ਮਹਿੰਗੇ ਵੀ ਹੁੰਦੇ ਨੇ ਤਾਹੀਂ ਮਹਿੰਗੇ ਹੁੰਦੇ ਨੇ ਉਹਨਾਂ ਦੇ ਵਿੱਚ ਮਤਲਬ ਜਿਵੇਂ herbal ਦੇ ਲਾ ਲੋ ਜ ਆਪਣਾ ਦੂਸਰਾ ਕਹਿ ਦੋ ayurvedic ਕਹਿਦੋ

ਮਹਿੰਗੇ ਮੈਂ ਤਾਹੀਂ ਦਸਦਾ ਮਹਿੰਗੇ ਕਿਉਂ ਐ ਕਿਉਂਕਿ ਉਹਦੇ ਵਿੱਚ ਮਿਹਨਤ ਜਿਆਦਾ ਐ ਜੀ

ਮੈਂ ਤੁਹਾਨੂੰ ਦੱਸਦਾ herbal life ਦੇ ਵਿੱਚ herbal life ਦੇ ਵਿੱਚ herbal life ਦਾ main ਕਿ ਹੈਗਾ ਮੁੱਦਾ ਉਹਨਾਂ ਨੇ soya ਨੂੰ base ਬਣਾਕੇ ਹਾਂਜੀ ਤੇ ਤੁਸੀਂ ਵੀ ਤਾਂ herbal ਦਾ ਕਰਦੇ ਸੀਗੇ ਕੰਮ ਹਾਂਜੀ sir ਕਿੰਨੇ ਕਿਲੋ ਜੇ ਉਹ ਕਰਦੇ ਸੀਗੇ ਨਾ ਜੀ

ਜੇ ਉਹ soya ਪੀਸਦੇ ਤਾਂ ਉਹਦੇ ਵਿੱਚੋ ਇੱਕ ਕਿੱਲੋ ਉਹ ਨਿਕਲਦਾ ਥਾ protein

ਕੁੱਛ as business ਮੈਂ ਤੁਹਾਨੂੰ ਦੱਸਾ ਵੀ ਉਹਦੇ ਵਿੱਚ ਐਂ ਸੀ ਵੀ ਕੋਈ advertisement ਨਹੀਂ ਹੈਗੀ ਜਿਹੜਾ ਪੈਸਾ ਹੈਗਾ ਹੁੰਦਾ ਉਹ ਭਾਵੇਂ ਕੋਈ ਵੀ company ਐ ਉਹ ਆਪਣੀ ਜਿਹੜੇ ਵੀ ਬੰਦੇ ਮਤਲਬ market ਨਹੀਂ ਕਰਦੇ ਤੇ ਉਹਨਾਂ ਦੇ ਵਿੱਚ distribute ਹੁੰਦਾ